ਅੱਛਾ। ਚੱਲ ਵੇਖੋ ਫੇਰ ਵਿਆਹ।

ਪਕੌੜੇ ਘੱਟ ਖਾਈ।

ਅੱਛਾ। ਤੇ ਪਕੌੜੇ ਪਕੂੜ੍ਹੇ ਘੱਟ ਖਾਈ।

ਮੈਨੂੰ ਪਸੰਦ ਨਹੀਂ ਪਕੌੜੇ ਤੇ ਮੈਂ ਕੀ ਖਾਣਾ।

ਹਾਂ। ਮੈਨੂੰ ਸਮੋਸੇ ਪਸੰਦ ਪਕੌੜੇ ਨਹੀਂ ਪਸੰਦ। ਡਿਮਪਲ ਦੇ ਵਿਆਹ ਤੇ ਤੂੰ ਪਲੇਟ ਭਰੀ ਸੀ।

ਪਕੌੜੇ ਨੀ ਪਸੰਦ ਮੈਨੂੰ।

ਪਕੌੜੇ ਮੈਂ ਕਿਹਾ ਨਹੀਂ ਮੈਨੂੰ ਪਸੰਦ ਪਸੰਦ ਵਾ। ਬਰਫ਼ੀ ਘੱਟ ਹੀ ਖਾਈ। ਮਿੱਠਾ ਹੁੰਦਾ ਵਾ ਸ਼ੂਗਰ ਨਾ ਕਰਾ ਕੇ ਬਹਿ ਜਾਈ।

ਹਾਂ। ਮੈਂ ਤੈਨੂੰ ਕਹਿੰਦੀ।

ਹਾਂ ਦੋਆਂ ਤਿੰਨਾਂ ਦਿਨਾਂ ਦੀ ਆ।

ਕੰਮ ਤੇ ਜਾਂਦਾ ਆ ਧੂੜੀ ਸੁੱਟਣ।

ਧੂੜੀਆਂ ਦੇ ਵੀ ਹੁਣ ਕੰਮ ਚੱਲਣ ਡੇ ਪਏ ਆ ਕੇ।

ਮੈਂ ਕਿਹਾ ਅਰਸ਼ ਦਾ ਆਉਂਦਾ phone

ਅਮ ਅਮ

ਮੈਂ ਇਰਾਦਾ ਗੌਨ ਲੈ ਆਉਂਦਾ ਯਾਰ ਕਿਰਾਏ ਤੇ। ਠੀਕ ਆ। ਕਿੰਨੇ ਦਾ ਆਇਆ ਗੌਨ?

ਗੋਨ ਹੀ ਬੜੇ ਮਹਿੰਗੇ ਆ ਤੇ ਇਕ।

ਮੈਂ ਤੇ ਡਿਮਪਲ ਦੇ ਵਿਆਹ ਤੇ ਲਹਿੰਗਾ ਕਰਾਇਆ ਤੇ ਬੜਾ ਮਹਿੰਗਾ ਦਿੱਤਾ ਉਹ ਪੰਜ ਹਜਾਰ ਦਾ। ਹਾ, ਹਾਏ।

ਹਾਂ। ਕਿਹੜੇ color ਦਾ ਕਰਾਇਆ ਲਹਿੰਗਾ? ਮੈਂ ਮੈਂ ਮੇਹਰੂਨ color ਕਰਾਇਆ ਈ।

ਮੈਂ ਪਾਜੀ ਓਦਣ।

ਅੱਛਾ। ਸਾਡੇ ਕੋਲ ਵੀ ਆਏ ਸੀ।

ਕਹਿਣਾ ਕੀ ਆ। ਪਾਜੀ ਨੇ ਬਾਹਰ ਜਾਣਾ ਸੀ ਤਾ ਫੇਰ ਉਹ ਆ ਗਏ ਸਾਡੇ। ਉਹ ਚੱਲ ਮਿਲ ਆਉਂਦੇ ਆ।

ਕਹਿਣ ਡਏ ਸੀ ਨਾ ਓਦਣ। ਜਾਣਾ ਹੀ ਬਾਹਰ।

ਠੀਕ। ਮੁੰਡਾ ਤੇ ਬਹੁਤ ਸ਼ਰਾਰਤ ਓਹਦਾ।

ਓਦਣ ਅਸੀਂ ਖਿਡੌਣੇ ਲੈ ਕੇ ਦਿਤੇ ਸੀ। ਤੇਰੇ ਪਾਜੀ ਲੈ ਕੇ ਆਏ ਸੀ ਦੋ ਸਿਰਾਣੇ ਤੇ ਇਕ

ਮੇਲਾ ਲੱਗਾ ਸੀ ਨਾ ਓਦਣ ਓਥੇ। ਆਹੋ function ਸੀ। ਓਥੋਂ ਲਿਆਂਦੇ ਸੀ। ਓਦੇ ਵਾਸਤੇ ਤੇ ਮੈਂ ਕਿਹਾ ਦੋ ਸਰਾਣੇ ਲਿਆਂਦੇ ਸੀ ਤੇ ਇਕ ਖਿਡੌਣਾ ਲਿਆਂਦਾ ਸੀ।

ਪੂਰੇ ਪੈ ਗਏ ਹੁਣ।

ਉਹ ਪਈ ਚ ਪਈ ਆ।

ਤੇ ਨੇਹਾ ਪਈ ਸਕੂਲੇ।

ਉਹ ਨੀ ਪਈ। ਓਹਨੇ ਕਿਥੋਂ ਪੈਣਾ ਵਾ।

ਅਮ ਉਹ ਕੰਮ ਚੋਰ ਆ। ਬਹੁਤ ਜ਼ਿਆਦਾ ਕੰਮ ਚੋਰ ਆ।

ਸਕੂਲੇ ਕੀ ਕਰਨ ਜਾਣਾ। ਮੈਨੂੰ ਵੀ ਕਹਿ ਕਹਿ ਕਹਿ ਕਹਿ ਕੇ ਥੱਕ ਜਾਂਦੀ ਓਹਨੂੰ।

ਨੀ ਹਠਦੀ ਕੀਤੇ।

ਅਸੀਂ ਕਹਿੰਦੇ ਆ ਪੈ ਜਾ ਸਕੂਲੇ। ਜਿਹੜਾ ਤੈਨੂੰ ਹੈਂ। ਸੰਨੀ ਨੇ ਨੀ phone ਕੀਤਾ ਤੈਨੂੰ।

ਕਿਉਂ ਆਂਦਾ ਕਿਉਂ ਨੀ phone ਓਹਨਾ ਦਾ ਸਨੀ ਕਾ। ਪਤਾ ਨਹੀਂ ਉਹ ਤੇਰੇ ਪਾਜੀ ਕੋਲ ਹੈਂ। ਅੱਛਾ ਅੱਛਾ ਤਾ ਕਰਕੇ ਫੇਰ। ਜਿਹੜੇ ਜਿਹੜੀ ਸਿਮ ਚ ਨੰਬਰ ਆ ਉਹ ਤੇਰੇ ਪਾਜੀ ਕੋਲ ਆ। ਤੇ ਓਹਨਾ ਨੂੰ ਪਤਾ ਹੁਣਾ।

ਅੱਛਾ ਅੱਛਾ। ਹਾਲੇ time ਹੈਨੀ ਗੱਲ ਕਰਨ ਦਾ ਹਾਲੇ। ਕਿਸੇ ਦੀ ਕੇ ਆਪਣੀ।

ਕਿਸੇ ਦੀ ਧੂੜੀ ਸੁੱਟਣ ਡਏ ਕੇ ਆਪਣੀ।

ਕੋਈ ਨੀ ਆਵਾਂਗੇ ਕਿਸੇ ਦਿਨ।

ਜਾਂਦਾ ਭਰਾ ਤੇਰਾ ਸਕੂਲੇ ਕੇ ਨਹੀਂ? ਜਾਂਦਾ ਵਾ।

ਅਮ

ਹਾਂ ਵਧੀਆ ਸਾਰੇ ਸਹੀ ਆ। ਮੈਂ phone ਕਰਨ ਚੁਕਿਆ ਨਹੀਂ ਮੰਮੀ ਨੇ।

ਮੰਮੀ ਕੰਮ ਤੇ ਹੁਣੇ ਆ ਨਾ ਫੇਰ ਤੈਨੂੰ ਪਤਾ ਸਰਕਾਰੀ ਕੰਮ ਆ ਤੇ।

ਉਹ ਬਿਜਲੀ ਘਰ ਲੱਗੇ ਹੀ ਉਹ।

ਸਕੂਲ ਦੇ .

ਹਾਂ ਸੋਨੀਆ ਡਈ ਸੀ phone ਕਰਨ ਮੈਨੂੰ ਕੱਲ।

ਅਮ ਹਾਲ ਚਾਲ ਪੁੱਛਣ ਡਈ ਓਹਨਾ ਨੇ ਕੀ ਕਹਿਣਾ। ਅਮ ਹੋ ਹੀ ਗਏ ਪੰਜ ਸੱਤ ਸਾਲ ਹਣਾ ਸਾਨੂੰ ਸਕੂਲੋਂ ਹਠਿਆਂ ਨੂੰ।

ਅਮ ਰੋਟੀ . ਹਾਂ ਰੋਟੀ ਤੇ ਖਾ ਲਈ। ਤੁਸੀ ਕੀ ਬਣਾ ਲਿਆ ਅੱਜ? ਕਹਿਣ ਡਈ ਮੈਗੀ ਧਰੀ ਆ। ਠੀਕ ਆ ਜੀ। ਫੇਰ ਆ ਤਾਏ ਦੀ ਨੂੰਹ ਆਈ ਸੀ ਤੇ ਉਹ ਕਹਿਣ ਡਈ ਮੈਗੀ ਬਣਾਉਂਦੇ। ਮੈਂ ਕਿਹਾ ਬਣਾ ਲੋ। ਕੀ ਕਹਿੰਦੇ? ਹੈਂ ਮੀਨੁ। ਹਾਂ ਕੀ ਕਹਿੰਦੇ ਸੀ? ਕਹਿੰਦੇ ਮੈਗੀ ਬਣਾਉਣੀ ਕੁੜੀ।

ਨੀ ਤੈਨੂੰ ਪਤਾ ਜਿਹੜਾ ਚੰਗਾ ਹੋਏ ਚੰਗੇ ਬਣ ਕੇ ਰਹੋ।

ਚੱਲ ਚੰਗਾ ਫੇਰ।

ਹਾਂਜੀ।

ਫੇਰ ਚੱਲੀਏ ਫ਼ੇਰ ਖੱਬੀ?

ਉਹ ਕੀ ਕਹਿਣ ਲੱਗਾ ਹੀ। ਰਾਜੇ ਨੂੰ ਬੜਾ ਹੋਰ ਤਰ੍ਹਾਂ ਹੋਇਆ ਬਈ ਹਾਏ ਯਾਰ ਮੈਂ ਜਗਰਾਤੇ ਤੇ ਨਹੀਂ ਆਇਆ।

ਕਦੋਂ ਗੱਲ ਦੱਸੀ ਹੈ ਮੈਂਨੂੰ?